ਤੇ ਕੀ ਬੀਤਦੀ ਸੀ ਮਾਂ ਤੇ ਕੀ ਬੀਤਦੀ

ਇੱਕ ਆਪਾਂ ਨੂੰ ਸੁਨੇਹਾ ਹੀ ਦਿੱਤਾ ਗਿਆ ਸਮ੍ਝ੍ਲੋ movie ਦੇਖ ਕੇ ਮਤਲਬ movie ਨੂੰ ਦੇਖ ਕੇ ਹੀ ਅੱਜਕਲ ਦੇ time ਚ ਵੀ ਚਲੋ ਵੇਸੇ ਬਹੁਤ ਘੱਟ ਹੈ ਪਰ ਹੋ ਸਕਦਾ ਕਿਤੇ ਨਾ ਕਿਤੇ ਇਹ ਚੀਜ਼ ਹੁੰਦੀ ਹੋਵੇ ਜੀ ਸੁਨੇਹਾ ਹੀ ਮਿਲਦਾ ਇੱਕ ਕਿਸਮ ਦਾ ਦੇਖ ਕੇ ਆਪਾਂ ਨੂੰ ਹਾਂ ਵੀ ਬੱਚੇ ਕਿਵੇਂ ਤੜਫਦੇ ਆ ਆਪਣੇ ਮਾਂ ਨੂੰ ਮਿਲਣ ਲਈ

ਇੱਕ ਵਾਰ ਵੀ ਨੀ ਸੋਚਿਆ ਕੀ ਮੇਰੀ life ਦਾ ਕੀ ਬ੍ਣੁਗਾ ਮੇਰਾ future ਕੀ ਹੋਊਗਾ ਉਹ ਸਿਰਫ

ਸੀ ਜਿਹੜਾ ਉਹਨੇ ਉੱਥੇ ਆਪਣਾ ਮੰਗਣਾ ਵੀ ਉੱਥੇ ਕਰਵਾਇਆ ਵੀ ਜਿਹੜਾ ਮੇਰੀ ਮਾਂ ਦੇ ਕੋਲ ਮੈਂ ਚਲੀ ਜਾਵਾਂ ਮੈਂ ਅਓਨੀ ਮਾਂ ਨੂੰ ਮਿਲ ਸਕਾ ਹਾਂਜੀ ਹਾਂਜੀ

ਵਧੀਆ ਹੈ ਬਹੁਤ ਵਧੀਆ ਸੀ ਤੇ ਹੋਰ ਇਹਦੇ ਵਿੱਚ ਹੋਰ ਅਦਾਕਾਰਾਂ ਨੇ ਵੀ ਵਧੀਆ acting ਸੀਗੀ ਜਿਵੇਂ ਉਹਦੀ ਭੇਨ ਦੀਆਂ ਹੋਗੀਆਂ ਸਹੇਲੀਆਂ

ਪਾਣੀ ਮੰਗਦਾ ਹੁੰਦਾ ਉਦੋਂ ਹਮ

ਜਿੰਮੀ ਸ਼ੇਰਗਿੱਲ ਨੂੰ ਸਿੰਮੀ ਚਹਿਲ

ਮੈਂ ਵਾਰ ਵਾਰ ਇਸ movie ਨੂੰ ਦੇਖਦੀ ਆ ਲਗਾ ਲਗਾ ਕੇ ਵੀ ਇਹੀ movie ਵਾਰ ਵਾਰ ਚਾਹੇ ਜਿੰਨੀ ਮਰਜ਼ੀ ਵਾਰ ਆਵੇ TV ਤੇ ਜਾਂ ਕਿਤੇ ਵੀ

ਸਹੀ ਗੱਲ ਹੈ ਬਹੁਤ emotional story ਹੈ ਜਦੋਂ

ਜਦੋਂ ਲੜਦਾ ਹੋਇਆ ਉਹਦਾ ਘਰ ਵਾਲਾ ਸ਼ਹੀਦ ਹੋ ਜਾਂਦਾ ਜਿੰਮੀ ਸ਼ੇਰਗਿੱਲ ਬੜੀ ਔਖੀ ਆਪਣੀ ਜਾਣ ਬਚਾ ਕੇ ਆਉਂਦਾ

scene ਨਾ ਦਿਲ ਨੂੰ ਵੀ ਜਦੋਂ ਪਤਾ ਲੱਗਦਾ ਵੀ ਉਹਦਾ ਘਰ ਵਾਲਾ ਵੀ ਪੂਰਾ ਹੋਗਿਆ ਕਿੰਨਾ ਦਿਲ ਧੱਕਾ ਜਾ ਲੱਗਦਾ ਵੀ ਇੱਕ

ਪਰਮਾਤਮਾ ਕੀ ਲਿਖ ਕੇ ਭੇਜਦਾ ਵੀ ਪਹਿਲਾਂ ਚਲੋ ਹੁਣ ਹਨਾ ਜਿਵੇਂ ਵੀ ਹੈ

hello. ਹਾਂਜੀ ਮਨਿੰਦਰ ਕਿਵੇਂ ਓ

ਹਾਂਜੀ ਹਾਂਜੀ ਮੈਂ ਵੀ ਵਧੀਆ ਹੋਰ ਕੀ ਕਰਦੇ ਓ ਅੱਜਕਲ ਬੱਸ ਭਾਜੀ ਰੋਟੀ ਖਾ ਕੇ ਹਟੇ ਆਂ ਭਾਜੀ. ਹੋਰ ਤੁਸੀਂ ਸੁਨਾਓ ਬੱਸ ਮੈਂ ਵੀ ਅੱਜਕਲ

ਅੱਛਾ ਹੋਰ ਕੀ ਕਰਦੇ ਓ ਫ਼ਿਰ ਅੱਜਕਲ ਕੋਈ ਕੰਮ ਕਾਰ ਕੰਮ ਕਾਰ ਭਾਜੀ ਫਿਲਹਾਲ ਤਾਂ ਲੱਭ ਹੀ ਰਿਹਾ. ਤੁਸੀਂ ਦੱਸੋ

ਅੱਛਾ ਲੱਭ ਰਹੇ ਓ ਤੁਸੀਂ ਕੰਮ ਕਾਰ ਮੈਂ ਤਾਂ ਬੱਸ ਆਪਣਾ ਹੀ ਕੰਮ ਕਰੀ ਜਾਨਾ ਭਾਜੀ.

ਵੈਸੇ phone ਤੁਹਾਨੂੰ ਤਾਂ ਕਰਿਆ ਸੀ. ਮੈਂ ਇਹ ਕਿਹ ਰਿਹਾ ਸੀ. Sunday ਦਾ ਆਪਣਾ ਕੀ ਪ੍ਰੋਗਰਾਮ ਏ ਮੇਰੀ ਵੀ ਛੁੱਟੀ ਏ ਤੁਹਾਡੀ ਵੀ ਛੁੱਟੀ ਏ sunday ਦਾ program

ah chicken roasted chicken ਆਪਾਂ ਕਰ ਲੈਨੇ ਆਂ ਠੀਕ ਏ ਜੀ ਹੋਰ ਕੁੱਝ ਹੋਰ ਨਾਲ ਆਪਣਾ ਰੋਟੀਆਂ ਹੋ ਜੇ ਗੀ

ਹੋਰ ਵੀ add ਕਰ ਸਕਦੇ ਆ. roasted chicken ਭਾਜੀ ਤੁਹਾਨੂੰ ਪਤਾ ਏ ਕਿਸ ਤਰ੍ਹਾਂ ਬਣੁਗਾ. roosted ਹਾਂਜੀ normal ਆਪਾਂ ਬੱਸ ਆਪਾਂ ਨੂੰ chicken ਚਾਹੀਦਾ ਉਹਦੇ ਛੋਟੇ ਛੋਟੇ piece ਕਰਕੇ ਆਪਣਾ ਫੇਰ ਉਹਨੂੰ marinate ਕਰਕੇ ਥੋੜੀ ਦੇਰ ਰੱਖ ਦੇਣਾ.

ਇਹ piece ਆਪਣੇ boneless ਹੁੰਦੇ ਕੇ ਆਪਣੇ ਦੂਜੇ ਹੱਡੀ ਵਾਲੇ ਵੀ ਚੱਲ ਜਾਨੇ ਏ. ਭਾਜੀ boneless ਹੋਣਾ ਜਰੂਰੀ ਏ ਤਾਂ ਆਪਾਂ ਸੀਂਖ ਚ ਪਾ ਸਕਾਗੇ.

ਜੇ ਹੱਡੀ ਵਾਲੀ ਹੋਣਗੇ ਤਾਂ ਸੀਂਖ ਚ ਕਿਵੇਂ ਪਾਵਾਂਗੇ.

ਇਹ ਤਾਂ ਮੈਂ ਸੋਚਿਆ ਹਾਂਜੀ ਹਾਂਜੀ ਭਾਜੀ ਉਹ sorry ਇਹ ਨਾਂ ਮੈਂ ਤਾਂ ਇਹ ਸੋਚਿਆਂ ਈ ਨੀ ਕੀ ਆਪਾਂ ਨੇ ਉਹਦੇ ਵਿੱਚ ਪਾ ਕੇ

ਹਾਂਜੀ ਹਾਂਜੀ. ਬਹੁਤ ਵਧੀਆ creamy chicken ਆਪਾਂ ਬਣਾ ਸਕਦੇ ਹਾਂ. ਭਾਜੀ ਮੈਂ ਨਾਂ ਇੱਕ ਵਾਰ ਨਾ ਮੈਂ YouTube ਦੇ ਵਿੱਚ ਇੱਕ ਵਾਰ ਮੈਨੇ

ਜਿਹੜਾ chicken ਏ ਉਹ ਬਣਾਨ ਦੀ recipe ਦੇਖੀ ਸੀ. ਅੱਛਾ ਜੀ ਫੇਰ

ਅੱਛਾ ਜੀ

ਉਹ ਭਾਜੀ chicken ਨੂੰ ਉਹਨਾ ਨੇ ਪਹਿਲਾਂ ਤਾਂ wash ਕਰਕੇ ਚੰਗੀ ਤਰ੍ਹਾਂ

ਫੇਰ ਉਨ੍ਹਾਂ ਨੇ

ਹੀ chicken ਦੇ ah ਛੋਟੇ

ਫੇਰ ਉਨ੍ਹਾ ਨੇ marinate ਕਰਨਾ ਸ਼ੁਰੂ ਕਰਤਾ. ਅੱਛਾ ਜੀ ਫੇਰ ਅੱਗੇ ਕੀ ਹੋਇਆ.

ਉਹ chicken ਦੇ ਵਿੱਚ ਉਨ੍ਹਾਂ ਨੇ ਪਾਇਆ.

ਜਿਹੜੇ ਆਪਣਾ ah ਦਹੀ ਪਾ ਕੇ ਫੇਰ ਉਨ੍ਹਾਂ ਨੇ

ਅੱਛਾ ਜੀ ਫੇਰ ਭਾਜੀ ਉਨ੍ਹਾਂ ਨੇ ਮਸਾਲੇ chicken ਮਸਾਲਾ ਕਾਲਾ powder ਸੁੱਕਾ ਧਨੀਆ ਜੇ ਵੋ ਜਿਹੜੇ ਵੀ ਆਂਦੇ ਨੇ ਮਸਾਲੇ ਏ ਜੀ ਉਹ ਸਾਰੇ ਮਸਾਲੇ ਉਹਦੇ ਵਿੱਚ add ਕਰਤੇ ਅੱਛਾ ਜੀ. ਫੇਰ ਭਾਜੀ ਉਨ੍ਹਾਂ ਨੇ proper ਉਨ੍ਹਾਂ ਨੂੰ ਆਪਸ ਚ ਉਨ੍ਹਾਂ ਨੂੰ mix ਕੀਤਾ ਜੀ. ਅੱਛਾ ਜੀ. ਤੇ mix ਕਰਨ ਤੋ ਬਾਅਦ ਭਾਜੀ ਉਹਨੂੰ

ਅੱਛਾ ਜੀ.

ਭਖਾ ਲਏ ਜੀ ਅੱਛਾ ਜੀ ਢਕਿਆ ਕਾਦੇ ਨਾਲ ਸੀਗਾ ਪਲੇਟ ਨਾਲ ਢਕਿਆ ਸੀ ਕੇ ਕਿਸੇ ਹੋਰ ਚੀਜ ਨਾਲ ਢਕਿਆ ਸੀ. ਭਾਜੀ ਪਹਿਲਾਂ ਤਾਂ ਉਨ੍ਹਾਂ ਨੇ ਕੋਈ silver paper ਨੀ ਹੁੰਦਾ ਜੀ ਜਿਹੜਾ ਆਪਾਂ

ਹਾਂਜੀ ਹਾਂਜੀ ਹਾਂ ਰੋਟੀਆਂ ਤੇ ਲਪੇਟਦੇ ਆ ਜਿਹੜਾ ਆਪਣੇ ਪਰੋਂਠੇ ਵਗੈਰਾ ਹੁੰਦੇ ਆ

ਹਾਂਜੀ ਉਹ ਉਨ੍ਹਾਂ ਨੇ pack ਕੀਤਾ ਜੀ. ਤੇ ਮਤਲਬ ਉਹਦੇ ਨਾਲ ਉਹਨੂੰ proper cover ਕਰਕੇ ਢੱਕ ਕੇ ਰੱਖ ਤਾ ਜੀ. ਅੱਛਾ ਜੀ. ਬਾਕੀ ਤੁਸੀਂ ਜੇ ਉਹ ਨਹੀਂ ਆ ਤਾਂ ਤੁਸੀਂ ਪਲੇਟ ਨਾਲ ਵੀ ਢੱਕ ਸਕਦੇ ਓ. ਹਾਂਜੀ ਪਲੇਟ ਤਾਂ ਹੈਗੀ ਏ ਜੀ ਸਾਡੇ ਘਰ ਹਾਂ ਤੁਹਾਡੇ ਘਰੇ ਪਲੇਟ ਹੈਗੀ ਏ. okay ਫੇਰ ਤੁਸੀਂ ਪਲੇਟ ਨਾਲ ਢੱਕ ਲਿਓ.

ਹਾਂ ਤੇ ਫੇਰ ਭਾਜੀ ਉਨ੍ਹਾਂ ਨੇ ਆਪਣਾ ਭੱਠੀ ਲਈ ਉਸ ਤੋ ਬਾਅਦ ਪਹਿਲਾਂ ਉਨ੍ਹਾਂ ਨੇ ਕੋਲਿਆ ਨੂੰ proper ਚੰਗੀ ਤਰ੍ਹਾਂ ਉਨ੍ਹਾਂ ਨੂੰ ਭਖਾ ਲਿਆ ਜੀ. ਕੋਲੇ ਭਖਣ ਤੋਂ ਬਾਅਦ ਭਾਜੀ ਉਨ੍ਹਾਂ ਨੇ ਉਸ ਦੇ ਆਪਣਾ

ਕੋਲੇ ਜਿਹੜੇ ਆ ਭਖੇ ਆਲੇ ਉਹਦੇ ਉੱਪਰ ਰੱਖ ਤੇ ਨੇ

ਹਾਂਜੀ ਹਾਂਜੀ ਕਾਲੇ ਕੋਲੇ ਹਾਂ ਕਾਲੇ ਕੋਲੇ ਭਾਜੀ ਬਿਲਕੁਲ ਸਹੀ ਏ ਬਿਲਕੁਲ ਸਹੀ ਏ. ਤੇ ਉਹ ਕਾਲੇ ਕੋਲੇ ਭਾਜੀ add ਕਰਨ ਤੋਂ ਬਾਅਦ ਉਨ੍ਹਾਂ ਨੇ ਕਾਫੀ proper ਜਿਹੜੇ ਬਾਕੀ ਦੇ add ਕੀਤੇ ਸੀ ਉਨ੍ਹਾਂ ਨੂੰ ਵੀ ਭਖਾਇਆ ਜੀ ਘੱਟੋ ਘੱਟ ਵੀਹ ਪੱਚੀ ਮਿੰਟ ਲਾਏ ਜੀ ਉਨ੍ਹਾਂ ਨੇ ਫੂਕਾ ਫਾਕਾ ਜੀ ਮਾਰੀਗਏ. ਠੀਕ ਏ ਜੀ. ਭਾਜੀ ਫੇਰ ਉਨ੍ਹਾਂ ਨੇ ਜਿਹੜਾ chicken ਨੂੰ marinate ਕੀਤਾ ਹੋਇਆ ਸੀ. ਉਹ chicken ਭਾਜੀ ਉਨ੍ਹਾਂ ਨੇ ਸੀਂਖ ਚ ਪੰਜ ਪੰਜ piece ਜਿਹੜੇ ਹੁੰਦੇ ਏ ਉਹਨੂੰ ਉਹਦੇ ਵਿੱਚ ਪ੍ਰੋ ਕੇ ਤੇ ਉਨ੍ਹਾਂ ਨੇ

hello

ਹਾਂਜੀ ਹਾਂਜੀ ਭਾਜੀ ਇੱਕ ਸੀਂਖ ਦੇ ਵਿੱਚ boneless ਪਾਏ ਹੋਏ ਸੀਗੇ ਉਨ੍ਹਾਂ ਨੇ ਇੱਕ ਸੀਂਖ ਦੇ ਵਿੱਚ ਉਨ੍ਹਾਂ ਨੇ ਹੱਡੀ ਆਲਾ ਪਾਇਆ ਹੋਇਆ ਠੀਕ ਏ ਜੀ ਫੇਰ ਅੱਗੇ

chicken ਤਿਆਰ ਹੋਈ ਜਾ ਰਿਹਾ ਸੀ ਉਹਨੂੰ ਘੁਮਾਈ ਜਾ ਰਹੇ ਸੀਗੇ. ਤੇ ਨਾਲ ਨਾਲ ਭਾਜੀ ਉਹ ਨਾ ਮੱਖਣ ਦਾ ਜਿਹੜੀ

ਹਾਂਜੀ ਹਾਂਜੀ.

ਜਿਹੜਾ brush ਸੀਗਾ ਜੀ ਉਹਦੇ ਨਾਲ ਚੰਗੀ ਤਰ੍ਹਾਂ ਲਗਾ ਕੇ

ਮੱਖਣ ਦਾ ਉਹ ਉਹਦੇ ਉੱਪਰ ਜਿਵੇਂ ਆਪਾਂ ਰੋਟੀ ਚੋਪੜਦੇ ਆਂ ਨਾ ਜੀ ਉਹਦੇ ਉੱਪਰ ਐਵੇਂ ਐਵੇਂ ਚੋਪੜ ਰਹੇ ਸੀ ਉਹਨੂੰ ਤਾਂ ਕੀ ਉਹ ਜਿਹੜਾ chicken ਏ ਭਾਫ ਦੇ ਨਾਲ ਉਹ ਭਾਫ ਕਿਹ ਰਿਹਾ ਜੀ ਆਪਣਾ ਸੇਕ ਦੇ ਨਾਲ ਹੋਰ ਤਿਆਰ ਹੋ ਜੇ ਬਣਜੇ ਅੱਛਾ ਜੀ ਤੇ ਭਾਜੀ ਉਹਨਾ ਨੇ ਇੱਦਾਂ ਕਰਕੇ ਨਾ chicken ਤਿਆਰ ਕੀਤਾ ਹੋਇਆ ਜੀ.

ਕਿਵੇਂ ਬਣਦੀ ਏ ਜੀ ਦੱਸੋਂਗੇ ਜਰਾ ਮੈਂ ਨੋਟ ਕ਼ਰ ਰਿਹਾ ਨਾਲ ਨਾਲ ਕਾਪੀ ਤੇ ਚਟਣੀ ਤਾਂ ਦੇਖੋ ਹਰੀ ਚਟਣੀ ਦੇ ਵਿੱਚ ਤਾਂ ਦਹੀਂ ਦਹੀਂ ਚਾਹੀਦਾ ਜੀ. ਠੀਕ ਏ ਜੀ. ਤੇ ਪੁਦੀਨਾ ਚਾਹੀਦਾ ਜੀ. ਠੀਕ ਏ ਜੀ. ਤੇ ਥੋੜਾ ਜਾ ਨਮਕ ਵਗੈਰਾ ਬੱਸ ਇਹਨੂੰ ਪਾ ਕੇ ਜੀ ਮਿਕਸੀ ਦੇ ਵਿੱਚ ਤੁਸੀਂ ਇਹਨੂੰ ਘੁਮਾ ਦੋ ਅੱਛਾ ਜੀ ਫੇਰ ਭਾਜੀ ਚਟਣੀ ਹਰੀ ਤਿਆਰ ਏ. ਭਾਜੀ ਇਹ ਆਪਾਂ ਸਿਲਵੱਟੇ ਚ ਵੀ ਵੇਸੇ ਬਣਾ ਸਕਦੇ ਆ. ਕਿਹਦੀ ਕਿਹ ਰਹੇ ਓ ਜਿਹੜਾ ਸਿਲਵੱਟਾ ਹੁੰਦਾ ਭਾਜੀ ਜਿਸ ਤੇ ਚਟਣੀ ਵਗੈਰਾ ਜਾਂ ਮਸਾਲੇ ਆਪਾਂ